ਉਹ ਚੋਂ ਲਾਲ ਰੰਗ ਦਾ ਨਿਕਲਦਾ red ਅਹ ਰੰਗ ਦਾ ਉਹਦਾ ਸੁਆਦ ਬੜਾ ਵਧੀਆ ਵਾ

ਮਤਲਬ ਬਹੁਤ ਵਧੀਆ ਚੀਜ਼ ਵਾ ਉਹ

ਇੱਧਰ ਸਾਡੇ ਜੋ ਮੁਲਾਜ਼ਮ ਆ ਉਹ ਪੁਲਿਸ ਚੋਂ ਰਿਟਾਇਰ ਹੋਇਆ ਵਾ ਚੱਲ ਮੈਂ ਲੀੜੇ ਧੋ ਲਾ ਹੁਣੇ,

ਮੈਂ ਥੋੜ੍ਹੇ ਕਿ ਲੀੜੇ ਧੋ ਲਾਂ ਅਤੇ ਫੇਰ ਮੈਂ ਕਰਦੀ ਹਾਂ ਫੋਨ ਤੁਹਾਨੂੰ ਚੱਲ ਠੀਕ।

ਵਧੀਆ ਜੀ ਵਧੀਆ ਤੁਸੀਂ ਸੁਣਾਉ

ਅੱਜਕਲ ਜੀ ਕਿਹੜੇ ਵਿਆਹ

ਏ ਕੋਈ show off ਏ ਹਾਂ show off ਕਹਿਲੋ

ਬੱਸ ਅੱਗੇ ਵਿਆਹ ਪਹਿਲਾਂ ਹੁੰਦੇ ਸੀ ਹੁਣ ਤਾਂ ਬੱਸ ਇੱਕ ਹੀ ਲੋਕ ਦਿਖਾਵਾ ਕਰਦੇ ਨੇ ਉਹ ਵੀ ਆਪਣੇ ਜਾਣੇ ਤਾਂ ਉਹ ਦਿਖਾਉਂਦੇ ਨੇ ਕੀ ਅਸੀਂ ਬਹੁਤ function ਕਰ ਰਹੇ ਆ

but ਉਹ ਗੱਲ ਥੋੜੀ ਨਾ ਅੱਗੇ ਵਿਆਹ ਜੋ ਪਹਿਲਾਂ ਹੁੰਦੇ ਸੀ ਹੁਣ ਤਾਂ ਹੈ ਨੀਂ ਹੁਣ ਤਾਂ ਕੀ ਏ ਕੀ ਜਿਵੇਂ ਜੇ ਤੁਸੀ ਅੱਗਲੇ ਦਾ ਵਿਆਹ ਕਰਿਆ ਤਾਂ ਮੈਂ ਉਸ ਤੋਂ ਵਧੀਆ ਹੋਰ ਕਰਕੇ ਦਿਖਾਣਾ

ਦੇ ਵਿੱਚ ਆਪਾਂ ਕਹਿ ਲਈਏ ਕੋਈ ਚੀਜ਼ ਵਧੀਆ ਬਣੀ ਏ ਚਾਹੇ ਉਹ ਵੀ ਛਡੋ ਆਪਾਂ ਆਪਣੇ relatives ਨੂੰ ਵਧੀਆ ਪੁੱਛਿਆ ਨਹੀਂ ਪੁੱਛਿਆ ਉਹ ਕੋਈ matter ਨੀਂ ਚੀਜ਼ ਕਰਦੀ

show off ਕਰਨਾ ਬਹੁਤ ਜਰੂਰੀ ਏ ਜੀ

ਬੀ ਹਾਂ ਉਹਨੇ ਆ ਕੀਤਾ ਤਾਂ ਮੈਂ ਇਸ ਤੋਂ ਬੜ ਕੇ ਕਰਾਂ

ਇਸ ਚ ਪੱਚੀ ਲੱਖ ਲਾਇਆ ਤਾਂ ਮੈਂ ਪੇੰਤੀ ਲਾਵਾ

ਉਹਨੂੰ ਜੇ ਪੁੱਛੇ ਬੀ ਕਮਲਿਆ ਤੈਨੂੰ ਕੀ ਲੋੜ ਪਈ ਸੀ ਉਹ ਵੀ ਤੁਸੀ ਆਪਣੇ ਦੂਜੇ ਸੁਭਾ ਤੁਸੀ ਆਪਣੇ ਚਾਹੇ ਮੁੰਡਾ ਚਾਹੇ ਕੁੜੀ ਉਹਨੂੰ ਤੁਸੀਂ ਇੰਨਾ ਪੜ੍ਹਾ ਲਿਖਾ ਰਹੇ ਓ ਹੋਰ ਦੱਸੋ ਉਸ ਤੋਂ ਵੱਧ ਕੀ ਚਾਹੀਦਾ

ਤੇ ਦੂਜੀ ਗੱਲ ਰਿਸ਼ਤੇਦਾਰਾ ਨਾਲ ਮਿਲ ਕੇ ਵਿਆਹ ਹੁੰਦਾ ਇਹ ਥੋੜੀ ਨਾ ਵੀ ਤੁਸੀ ਆਪਦਾ ਜੋ ਕਰ ਲਿਆ ਠੀਕ ਏ ਘਰ ਦੀਆਂ ਨੂੰ ਜਾਂ ਰਿਸ਼ਤੇਦਾਰਾ ਨੂੰ ਸਿਰਫ ਸਨੇਹੇ ਦੇਦੋ ਅਜਿਉ

ਹੈਨਾ ਅੱਗੇ ਵਿਆਹ ਤਾਂ ਪਿੱਛਲੇ ਹੁੰਦੇ ਸੀ

ਹਾਂਜੀ ਹਾਂ ਪੂਰਾ ਚਾਹੇ ਪਿੰਡ ਲਾ ਲੋ ਜਾਂ ਤਾਂ ਸ਼ਹਿਰ ਚ ਲਾਲੋ

ਹਾਂ ਇਕੱਠੇ ਹੋ ਕੇ ਮਦਦ ਕਰਨੀ ਜਾਂ ਅਗਲਿਆ ਦੇ ਘਰ ਚਾਹੇ ਕੁੜੀ ਦਾ ਹੁੰਦਾ ਸੀ ਚਾਹੇ ਮੁੰਡੇ ਦਾ ਹੁੰਦਾ ਸੀ ਅੱਗਲਾ ਕੰਮ ਕਰਾਉਣ ਆਉਂਦਾ ਸੀ ਬੁੜੀਆਂ ਨੂੰ ਅੱਗਲਾ ਕਹਿੰਦਾ ਹੁੰਦਾ ਸੀ ਬੈਠੋ ਬੈਠੋ ਮਟਰ ਏ ਛਿਲੀ ਚਲੋ

ਬੀ ਤੂੰ ਆਹ ਕੰਮ ਕਰਨਾ ਭਾਈ ਤੂੰ ਆਹ ਆਸ਼ਕ ਬੋਸ਼ ਇੰਨਾ ਕੰਮ ਕਰਦਾ ਸੀ ਸਹਾਰਦਾ ਸੀ ਇੰਨਾ ਸਹਾਰੇ ਲਾਉਂਦਾ ਸੀ ਹੈਨਾ

ਰਿਸ਼ਤੇਦਾਰਾ ਤੋਂ ਵੱਧ ਫੇਰ ਰਿਸ਼ਤੇਦਾਰਾ ਚ ਕੁੜੀਆਂ ਆ ਜਾਂਦੀਆਂ ਸੀ ਸੋਹਰਿਆ ਤੋਂ ਆਪਦੇ ਭੂਆ ਭਾਣਜਾ ਮਾ ਮਾਸੀਆਂ ਸਾਰੀਆਂ ਆਉਂਦੀਆਂ ਸੀਗੀਆਂ ਕਿੰਨੇ ਵਧੀਆ ਹੈਨਾ ਵਧੀਆ ਲੱਗਦੇ ਸੀ ਗੀਤ ਗਾਉਂਦੇ

ਨੀਂ ਹੁਣ ਇਹ ਵਿਆਹ ਉਹ ਹੁੰਦੀ ਸੀਗੇ

ਇਹਨੂੰ ਨੀਂ ਬੁਲਾਣਾ ਸੀ ਇਹ ਤਾਂ ਮੁਹੰ ਮਨਦਾ ਇਨੂੰ ਵੱਧ ਦਿਖਾਣਾ ਆਪਾਂ ਨਹੀਂ ਮੁਸ਼ ਜੀ ਅੱਗਲਾ ਆਉਂਦਾ ਵੀ ਏ ਤਾਂ ਜੀ function ਇਹ ਰੱਖਣ ਗੇ ਬੀ ਅੱਗਲਾ ਦੋ ਘੰਟੇ ਤਿੰਨ ਲਾਵੇ

ਹੈ ਇਹ ਅੱਜ ਜੇ ਪਾਠ ਦਾ ਭੋਗ ਪੇ ਗਿਆ ਜੀ ਚਲੋ ਜੀ ਹਫਤੇ ਦਾ gap ਖਾਲੀ ਪੈ ਗਿਆ

ਅੱਗਲਾ ਤੇ ਜਾਉਗਾ ਈ ਆਪਣੇ ਘਰੇ ਫੇਰ ਥੋੜਾ ਨਾ ਬੈਠੁਗਾ

ਫੇਰ ਜੇ lady ਸੰਗੀਤ ਆ ਗਿਆ ਅੱਗਲਾ ਕਹਿੰਦਾ ਵੀ ਐਤਵਾਰ ਦਾ ਵਿਆਹ ਤੇ ਸ਼ੁਕਰਵਾਰ ਦਾ lady ਸੰਗੀਤ ਹਾਂਜੀ ਹਾਂ ਇਹ ਪੱਕੀ ਗੱਲ ਹਰ ਇੱਕ ਨੇ ਇਹ ਕੀਤਾ ਹੋਇਆ ਬੀ ਵਿਆਹ ਤੋਂ ਇੱਕ ਦਿਨ ਦਾ ਵਿੱਚ gap ਪਾਉਣਾ ਈ ਪਾਉਣਾ ਜੀ ਅੱਗਲਾ ਇੱਥੇ ਰਹੇ ਨਾ ਆਪਣੇ ਘਰ ਵਾਪਸ ਜਾਵੇ

ਸਵੇਰੇ morning ਚ ਜਲਦੀ ਆਜਿਉ ਤੇ ਬੰਦਾ ਹੁਣ ਦੱਸੋ ਅੱਗਲਾ ਆਪਣੇ ਘਰੇ ਗਿਆ time ਨਾਲ ਈ ਆਉਗਾ ਨੀ ਅੱਗਲਾ ਦੇਖੋ double ਖਰਚਾ petrol ਕਿਤਨਾ ਲੱਗਦਾ ਇੰਨਾ ਤਾਂ ਅੱਗਲਾ ਸ਼ਗਣ ਦੇਣ ਨੂੰ ਨੀਂ ਦੁੱਖ ਦਿੰਦਾ ਜਿੰਨਾ ਅੱਗਲਾ ਪੇਟ੍ਰੋਲਾ ਤੇ ਫੂਕ ਜਾਂਦਾ

relatives ਦਾ ਈ ਔਖਾ ਹੋ ਜਾਂਦਾ ਸਭ ਤੋਂ ਜਿਆਦਾ ਤਾਂ

ਕੱਲਾ ਉਹ ਚਾਹੇ ਫੇਰ ਜੇ ਨਹੀਂ ਆਉਣਗੇ ਫੇਰ ਵਿਆਹ ਵਾਲੇ ਘਰਦੇ ਕਹਿੰਦੇ ਨੇ ਜੀ ਆਇਆ ਈ ਨੀ

ਸਾੜਾ ਆ ਗਿਆ ਨਾ ਵੀ ਸਾਡਾ ਮੁੰਡਾ ਵਿਆਹ ਲਿਆ ਸਾਡੀ ਕੁੜੀ ਵਿਆਹ ਲੀ ਇਹ ਵੀ ਬੜੀ problems ਨੇ ਅੱਜਕਲ ਤਾਂ ਹੈ ਈ ਇਹ ਕੁੱਝ ਰਹਿ ਗਿਆ ਹੁਣ

ਨੇ ਸਾਨੂੰ ਸੱਦ ਲਿਆ ਅਸੀਂ ਵੀ ਜਾ ਕੇ

ਡੱਬਾ ਦਿੱਤਾ ਕੱਲ ਨੂੰ ਅੱਗਲਾ ਇਹ ਨਾ ਕਹੇ ਬੀ ਡਬਾ ਖਾ ਕੇ ਬਹਿ ਗੇ ਸਾਨੂੰ ਸ਼ਗਣ ਨੀ ਦਿੱਤਾ ਆਏ ਨੀ ਬੱਸ ਵਿਆਹ ਨਾਲ ਇੰਨਾ ਖਰਚਾ ਉਹਨਾ ਦਾ ਜਿੰਨਾ ਨੇ ਵਿਆਹ ਦੇਖਣ ਜਾਣਾ ਉਪਰ ਉਹਨਾ ਲੱਗ ਜਾਂਦਾ

ਪੂਰੇ ਪਰਿਵਾਰ ਦੇ ਕਪੜੇ ਲੀੜੇ ਲੈ ਲੈ ਜੁਤੀਆਂ ਤੋ ਲੈ parlor ਦੇ ਯੇ ਵੋ ਛੋਟੇ ਬੱਚੇ ਦੇਖ ਲੋ

ਪੰਦਰਾਂ ਪੰਦਰਾਂ ਸੋ ਤੋਂ start ਜੇਕਟਾ ਸ਼ੁਰੂ ਹੋ ਬੱਚਿਆਂ ਦੀਆਂ

ਹਾਂ ਹੁਣ ਉਹਨਾ ਨੂੰ ਕੀ ਰੋਕੀਏ ਦੱਸੋ ਕਿੱਥੇ ਕਿੱਥੇ ਰੋਕੀਏ

ਮਗਰ ਅੱਗਲਾ ਕਹਿੰਦਾ ਵੀ ਅਸੀਂ ਆਪਣੇ ਬੱਚੇ ਨੂੰ ਰੁਵਾਣਾ ਵੀ ਨੀ ਹੈਗਾ

ਆਪਣੇ parents ਨੇ ਵੀ ਤਾਂ ਆਪਾਂ ਰੋਏ ਹੋਵਾਗੇ ਅੱਜਕਲ ਤਾਂ ਮਾੜਾ ਜਾ ਸੂਰਜ ਤੱਕ ਨੂੰ ਨੀ ਉਹ ਜੇ pencil ਦੇਤੀ ਤਾਂ ਕਾਰਜ ਲੀ ਮਾਂ ਵਾਪਸ ਲਈ ਕਿਉਂ ਲੈ ਲੀ ਤੁਸੀਂ

ਜੋ ਮਿਲ ਗਿਆ ਠੀਕ ਏ satisfied ਹੋ ਗਏ

ਇਹ ਬਹੁਤ ਗਲਤ ਏ ਇਸ ਹੁਣ ਜੇ ਕਹਿਏ ਨਾ ਤਾਂ ਇਹ ਬਹੁਤ ਗਲਤ negativity ਏ ਲੋਕਾ ਦੇ ਦਿਮਾਗ ਚ ਤੇ ਰਾ ਬੱਚਿਆਂ ਦੇ ਦਿਮਾਗ ਚ ਇਹ ਬਹੁਤ ਗਾ ਵੋ ਅੱਛਾ ਤੁਸੀ ਮੰਨੋਗੇ ਹੁਣ ਜੇ ਦੇਖਿਆ ਜਾਏ ਕੁੜੀਆਂ ਨੇ

ਆਪਾਂ ਹੁਣ ਆਪਣੇ ਘਰੇ ਪੇਕੇ joint family ਚ ਰਹਿਨੇ ਆ ਕੀ ਉਹ ਵਿਆਹ ਤੋਂ ਬਾਅਦ ਸੋਹਰੇ ਘਰ ਚ ਰਹਿ ਨੀ ਸਕਦੀਆਂ

ਇਹ ਗਲਤ ਏ ਨਾ ਕੁੜੀਆਂ ਕਿਹੜਾ ਜਾ ਕੇ ਜਲੂਸ ਕੱਡਣ ਲੱਗ ਜਾਂਦੀਆਂ ਨੇ

ਗੱਲਾ ਬਹੁਤ ਹੋ ਜਾਂਦੀਆਂ ਕਈ ਰਹਿਣੇ ਵਾਲੇ ਰਹੀ ਵੀ ਜਾਂਦੇ ਨੇ ਜੀ ਨਹੀਂ ਰਹਿਣੇ ਵਾਲੇ ਜਿਹਨਾ ਨੇ ਨਹੀਂ ਓ ਰਹਿਣਾ

ਉਹ

ਕੋਈ ਕੀਤੇ ਕੋਈ ਮਾੜਾ ਕੀਤੇ ਕੋਈ ਕੁੱਝ ਏ

ਸਾਰੀਆਂ ਸੱਸਾ ਵੀ ਮਾੜੀਆਂ ਨੀ ਹੁੰਦੀਆਂ ਅੱਜਕਲ ਦੇ time ਦੇ ਵਿੱਚ ਜੇ ਕਹਿਏ mother in law ਦੇ ਵਿੱਚ ਕਾਫੀ change ਏ

ਜਿਆਦਾ ਈ change ਏ ਕਿਉਂਕਿ ਉਹ ਹੁਣ ਆਪਣੇ ਬੱਚਿਆਂ ਨੂੰ ਏਵੈ ਬਹੁਆ ਨੂੰ ਕੁੜੀਆਂ ਤੋਂ ਵੱਧ ਰੱਖਦੀਆਂ ਨੇ ਹਾਂਜੀ ਹਾਂਜੀ ਪਰ ਕਈ ਦੇਖਿਆ ਜਾਏ ਕੇ ਕਈ ਤਾਂ ਹਲੇ ਵੀ ਹੁਣ ਤੱਕ ਵੀ ਕਈ ਇੰਨੀਆਂ ਬੁੱਡੀਆਂ ਹੋ ਚੁੱਕੀਆਂ ਉਹਨਾ ਦੀ ਸੱਸਾ ਵੀ ਉਹ ਹਲੇ ਵੀ ਉਹਨਾ ਨੂੰ ਉੱਦਾਂ ਈ ਤੰਗ ਕਰਦੀਆਂ ਇਹ ਸੋਚ ਤੇ depend ਏ ਸੋਚ ਜਿਹਨੇ ਨਹੀਂ ਬਦਲਣੀ ਆਪਣੀ

ਉਹਨਾ ਨੇ ਸੋਚ ਈ ਨਹੀਂ ਨਾ ਬਦਲਣੀ ਉਹਨਾ ਨੂੰ ਇਹ ਨੀ ਪਤਾ ਲੱਗਦਾ ਵੀ ਹੁਣ ਅਸੀਂ ਤਾਂ ਆਪਣਾ time ਕੱਡ ਲਿਆ ਸੀ ਅੱਗੇ ਆਪਣੇ ਬੱਚਿਆਂ ਨੂੰ ਵਧੀਆ ਦਈਏ ਹਮ ਹਮ ਉਹ ਕਿਉਂ ਕਿਉਂਕਿ ਉਹਨੇ ਜਿਆਦਾ ਵਿਆਹ ਹੁੰਦਾ ਉਦੋ ਈ ਇੰਨੇ ਜਿਆਦਾ ਉਹ misunderstanding ਘਰ ਚ ਹੋਈ ਹੁੰਦੀ ਏ ਫੇਰ ਅੱਗੇ ਅੱਗੇ ਉੱਦਾਂ ਈ ਉਹਨਾ ਦੇ ਵਿੱਚ ਖੁੱਲ ਜਾਂਦੀ ਹੁਣ ਤੁਸੀਂ ਦਸਦੇ ਓ ਕੀ ਆਪਾਂ ਜਿਵੇਂ ਪਹਿਲਾਂ ਤਾਂ ਵਿਆਹ ਸੀ ਸਾਰਾ ਘਰ ਇੱਕਠਾ ਹੁੰਦਾ

ਹੁਣ ਤਾਂ ਅੱਗਲਾ ਕਹਿੰਦਾ ਬੱਸ ਇੱਕ ਦਿਨ ਆ ਜੋ ਠੀਕ ਏ ਜੀ

ਅਧਿਆ ਨੂੰ ਆ ਕਹਿ ਦੇਨੇ ਚਲੋ ਜੀ ਹੁਣ ਸ਼ਹਿਰ ਦੇ ਏ ਇਹਨਾ ਨੂੰ ਅੱਡ ਬਿਠਾ ਲੈਂਦੇ ਆ ਆਪਾਂ ਇਹਨਾ

ਉਦੋਂ ਦੇਖ ਲੋ ਸਾਰਾ ਸਾਰਾ ਪਿੰਡ ਵੀ ਖਾ ਜਾਂਦਾ ਸ਼ਹਿਰ ਵੀ ਆਪਣਾ ਕਹਿ ਲੋ ਮੁਹਲਾ ਵੀ ਖਾ ਜਾਂਦਾ ਸੀ

ਉਹ ਜਿੰਨੇ ਦਿਨ ਆਪਣੇ ਕਹਿ ਕਹਿਨੇ ਭੱਠੀ ਚੜੀ ਰਹਿਣੀ ਆ ਮਜਾਲ ਏ ਸ਼ਰੀਕੇ ਵਾਲੇ ਬਾਹਰ ਰੋਟੀ ਖਾ ਲੈਣ ਆਹ